ਇਹ ਰਾਈਟ ਸਾਈਡ ਤੇ ਇੱਕ ਬਜੀ ਆ ਉਹਦੇ ਪਾਈਪ ਲੱਗਾ ਵਾ ਲੋਹੇ ਦਾ।

ਇਸ ਵਿੱਚ ਜਿਹੜੀਆਂ ਦਾ ਬੈਡ ਆ ਉਪਰ ਉਹਨਾਂ ਦੇ ਗ੍ਰੀਨ ਕਲਰ ਦੀ ਮੈਟ ਵਿਛਿਆ ਵਾ ਗੱਦੇ ਉੱਪਰ।

ਉਪਰ ਜਿਹੜੀ ਆ ਯੈਲੋ ਕਲਰ ਦੇ ਬੋਕ੍ਸਸ ਪਏ ਆ ਸਭ ਤੋਂ ਟੋਪ ਤੇ ਤੇ ਰਾਈਟ ਸਾਈਡ ਤੇ ਗ੍ਰੀਨ ਕਲਰ ਦੇ ਪਏ ਆ।

ਤੇ ਜਿਹੜਾ ਇੱਕ ਗੇਟ ਲਗਾ ਇੱਕ ਬੋਕਸ ਨੂੰ ਤੇ ਇਹਦੇ ਆਲੇ ਦੁਆਲੇ ਜਿਹੜੀਆਂ ਵਾ ਲਾਈਟਸ ਲੱਗੀਆਂ ਵਾਈਟ ਕਲਰ ਦੀਆਂ।

ਰਾਇਟ ਸਾਈਡ ਤੇ ਲਾਈਟ ਲੱਗੀ ਆ ਤੇ ਲੇਫ਼੍ਟ ਸਾਈਡ ਤੇ ਥੋੜਾ ਥੋੜ੍ਹਾ ਪਾਣੀ ਤੇ ਨੀਚੇ ਗ੍ਰੀਨ ਕਲਰ ਦਾ ਬੌਕਸ ਆ ਲੋਹੇ ਦਾ।

ਉਹ ਰੈਡ ਕਲਰ ਦੀਆਂ ਤੇ ਰਾਈਟ ਸਾਈਡ ਤੇ ਇੱਕ ਸਿਲਵਰ ਕਲਰ ਦਾ ਵਾਕਈਟ ਪਿਆ ਵਾ ਉਹਦੇ ਨਾਲ ਬੋਕਸ ਪਏ ਆ।

ਕਲਰਫੁਲ ਸ਼ੇਡ ਜਿਹੜੇ ਆ ਬੱਕੇਡ ਏ ਆ ਸਮੋਲ ਉਹ ਪਏ ਆ।

ਤੇ ਬਾਲਟੀ ਦੇ ਵਿੱਚ ਤੇ ਜਿਹੜੀ ਇੱਕ ਨਾਲ ਬੰਦਾ ਖਲੌਤਾ ਵਾ ਉਹਨੇ ਬਲੂ ਕਲਰ ਦੀ ਸ਼ਰਟ ਪਾਈ ਆ।

ਤੇ ਥੱਲੇ ਏਹ ਕਰੀਮ ਕਲਰ ਦੀ ਟਾਈਲ ਲੱਗੀ ਆ ਪਕਾਨੇ ਤੇ ਉੱਪਰ ਵੀ ਡੈਕੋਰੇਸ਼ਨ ਹੋਈਆ ਲੜੀਆਂ ਵਗੈਰਾ ਡਇਆਂ ਝੂਲਣ।

ਤੇ ਅੱਗੇ ਮੇਜ ਦੋ ਸ਼ੀਸ਼ਾ ਲੱਗਾ ਵਾ ਕੁਛ ਕੁਛ ਮੇਨੋਂ ਨੇਂ ਬਲੂ ਕਲਰ ਦੀ ਜੀਨ ਪਾਈ ਆ।

ਇਸ ਦੇ ਵਿੱਚ ਕਾਫੀ ਜਿਹੜਾ ਸਮਾਨ ਪਿਆ ਉਹ ਨੈਕਲੈਸ ਆ।

ਤੇ ਜੇਹੜੀਆਂ ਜੇਹੜੀ ਇੱਕ ਔਰੇਂਜ ਕਲਰ ਦਾ ਜਿਹਨੇਂ ਸੂਟ ਪਾਇਆ ਹੋਇਆ ਓਹਨੇ ਹੱਥ ਵਿੱਚ ਚੱਪਲਾਂ।

ਤੇ ਦੂਸਰੀ ਦਾ ਓਹ ਬਚ ਬੱਚਾ ਵਾ ਤੇ ਅੰਦਰ ਇੱਕ ਮਹਿਲਾ ਵਾ।